ਅਹ bank ਚੋ loan ਲਾਂਨ ਆਂ ਏ ਵੀ aadhar card ਤੇ ਇਹ ਹੁੰਦੇ ਹਾਂ

ਏ ਜਦੋਂ ਤੋ ਇਹਨੂੰ PAN card ਦੇ ਨਾਲ sink ਕੀਤਾ ਗਿਆ ਏ ਤਾਂ ਮਤਲਬ ਫ਼ੇਰ ਜਿਹੜਾ ਜਦੋਂ ਆਪਾਂ ਕਿਸੇ loan ਲਈ ਜਾਂ ਕਿਸੇ ਜਾਂ ਕੋਈ ਆਪਾਂ ਨਵਾਂ mobile ਫੋਨ ਖਰੀਦਣਾ ਏ ਜਾਂ ਨਵਾਂ bike ਖਰੀਦਣਾ ਏ ਤਾਂ ਫ਼ੇਰ ਜਿਥੇ ਵੀ ਆਪਾਂ ਇਹਨੂੰ use ਕਰਦੇ ਹਾਂ ਫ਼ੇਰ ਏ daily ਸਾਡੀ report ਆਂ ਉਹ aadhar card ਦੇ ਨਾਲ ਹੀ gen-rate ਹੰਦੀ ਏ

ਤੇ ਇਸ ਤੋ ਇਲਾਵਾਂ ਜਦੋਂ ਕਿਸੇ ਬੰਦੇ ਨੇ ਬਹਾਰ ਜਾਂ ਕਿਸੇ ਨੇ ਨੋਕਰੀ ਲਈ apply ਕਰਨਾ ਆਂ ਤਾਂ ਏ

ਤਾਂ ਵੀ ਜਿਆਦਾ ਅੱਗੇ ਪਹਿਲਾਂ ਕੀ ਹੁੰਦਾ ਸੀ ਜਦੋਂ aadhar card ਨਹੀਂ ਹੁੰਦੇ ਸੀ ਉਹਦੋ voter card ਹੁੰਦੇ ਸੀ

ਕੀ ਹਾਂ ਉਹਦੋ voter card ਦੇ ਵਿੱਚ difficult ਕੀ ਹੋ ਗਿਆ ਸੀ ਕਿਉਂਕਿ voter card ਕਈਆਂ ਦੇ duplicate ਬਣੇ ਜਾਂਦੇ ਸੀ ਦੋ ਦੋ

ਅਹ ਬੰਦੇ ਦੇ finger's ਹੈ ਨਾ

ਠੀਕ ਏ bio matrix ਸਭ ਦਾ ਵੱਖਰਾ ਵੱਖਰਾ ਹੁੰਦਾ ਏ ਹੈਨਾ ਕੇ ਆਪਾਂ ਅਗਰ ਇਥੇ ਬੈਠੇ ਹਾਂ ਪੰਜਾਬ ਚ ਬੈਠੇ ਹਾਂ ਜਾਂ ਆਪਾਂ ਕਿਥੇ ਬਹਾਰਲੇ ਦੇਸ਼ ਵਿੱਚ ਬੈਠੇ ਹਾਂ ਅਗਰ ਆਪਾਂ ਕਿਸੇ ਬੰਦੇ unique identity check ਕਰਨੀ ਏ ਤਾਂ ਉਹਦੇ finger s ਲਗਾਹੋ ਤਾਂ ਫ਼ਿਰ ਉਹਦੀ ਜਿਹੜੀ identity ਆਂ ਉਹ ਆਪਣੇ ਕੋਲ ਆਂ ਜਾਂਦੀ ਏ

ਕਿਉਂਕਿ ਏ ਏ ਜਿਹੜਾ system ਆਂ ਏ world wide ਚੱਲਦਾ

ਤੇ ਹੋਰ ਅੱਜ ਕੱਲ ਤਾਂ ਸਕੂਲਾਂ ਦੇ ਵਿੱਚ ਵੀ aadhar card ਦੱਸਿਆ ਜਾਂਦਾ ਏ coaching s ਲਗਾਈਆਂ ਜਾਂਦੀ ਏ training ਚ ਲਗਾਈਆਂ ਜਾਂਦੀਆਂ ਆਂ ਠੀਕ ਏ

ਜਦੋਂ ਬੇਟੀ ਦੀ admission first time ਕਰਵਾਈ ਏ ਉਹਦੇ L K G nursery ਚ ਉਹਦੋ ਵੀ aadhar card ਨਾਲ ਕੀਤੀ ਏ ਇਹਨਾ ਦੀ ਬਿਲਕੁਲ ਬਿਲਕੁਲ

ਹਾਂ ਅੱਗੇ ਕੀ ਹੁੰਦਾ ਸੀ birth certificate ਹੁੰਦਾ ਸੀ ਬੰਦਾ ਕਿਸੇ ਕਿਥੇ ਮਤਲਬ ਕਿਸੇ admissions ਲਈ ਲਾਲੋ

ਤੇ ਫ਼ੇਰ ਉਹ ਐਨੇ ਸਾਰੇ document carry ਕਰਕੇ ਲੈਕੇ ਜਾਣੇ ਪੈਂਦੇ ਸੀ

ਸਿਰਫ਼ ਔਰ ਸਿਰਫ਼ ਇੱਕ document ਨਾਲ ਕੰਮ ਹੋ ਜਾਂਦਾ ਏ aadhar card ਨਾਲ ਹੋ ਜਾਂਦਾ ਸਾਰੇ ਕੰਮ ਜਦੋਂ ਹੁਣ ਤੁਸੀਂ ਕਿਥੇ ਕਿਸੇ ਬੰਦੇ ਨੇ ਕਿਸੇ job ਲਈ apply ਕਰਨਾ ਆਂ ਤਾਂ ਉਹ ਵੀ ਕਿਉਂਕਿ ਅੱਜ ਕੱਲ ਜਿਹੜੀਆਂ ਚੀਜਾਂ ਆਂ ਉਹ ਸਾਰੀਆਂ online ਏ ਠੀਕ ਏ online ਦਾ ਜਮਾਨਾ ਏ ਜਦੋਂ after covid ਸਾਰਾ online ਹੋ ਗਿਆ ਸਿਰਫ਼ digital ਤੇ ਚਲਾ ਗਿਆ ਆਂ ਠੀਕ ਏ digital ਦੇ ਹੋਣ ਦੇ ਨਾਲ ਨਾਲ ਲੋਕਾਂ ਨੂੰ ਏ ਜਿਹੜੀਆਂ ਚੀਜਾਂ ਏ ਆਂ ਜਿਵੇਂ aadhar card ਏ ਜਿਵੇਂ PAN card ਏ ਇਹਨਾ ਸਾਰੀਆਂ ਚੀਜਾਂ ਦੀ ਜਿਹੜੀ value ਆਂ ਉਹ ਬਾਅਦ ਚ ਪਤਾ ਲੱਗੀ ਆਂ ਕੀ ਹਾਂ ਵੀ ਹਰੇਕ ਬੰਦੇ ਲਈ ਬਹੁਤ ਜਰੂਰੀ ਆਂ ਏ ਚੀਜਾਂ ਹੋਣੀਆਂ ਚਾਹੀਦੀਆਂ ਏ yes ਬਿਲਕੁਲ ਕਿਉਂਕਿ ਇਹਦਾ ਜਿਹੜਾ ਹੈਗਾ ਆਂ ਇਹਦੇ ਜਨਮ ਔਰ registration ਨਾਲ ਵੀ ਸਾਰਾ ਸ੍ਬੰਧ ਏ ਉਥੇ ਵੀ ਇਹ ਹੀ aadhar card number use ਹੁੰਦਾ ਆਂ ਠੀਕ ਏ ਇਹਦੇ ਵਿੱਚ ਏ ਨਹੀਂ ਹੈਗਾ ਕੀ ਆਪਾਂ ਜਿਵੇਂ ਮੈਂ ਅੱਜ ਫਤਿਹਗੜ੍ਹ ਸਾਹਿਬ ਵੀ ਰਹਿੰਦਾ ਹਾਂ ਤੇ ਮੇਰਾ address ਏ ਜਿਹੜਾ ਫਤਿਹਗੜ੍ਹ ਸਾਹਿਬ ਦਾ ਹੈ ਤੇ ਕੱਲ ਨੂੰ ਮੈਂ ਚੰਡੀਗੜ੍ਹ shift ਹੁਣਾ ਹਾਂ ਤਾਂ ਫ਼ਿਰ ਇਹਦੇ ਵਿੱਚ ਏ ਨਹੀਂ ਹੈਗਾ ਕੀ ਸਾਡੇ ਇੱਕ ਵਾਰੀ ਜਿਹੜਾ aadhar card ਬਣ ਗਿਆ ਉਹ ਦੁਬਾਰਾ edit ਨਹੀਂ ਹੋਏਗਾ

ਏ ਜਿਹੜਾ ਆਂ ਨਾ ਏ ਬਣਾਇਆ ਹੀ ਇਸ ਚੀਜ ਲਈ ਆਂ ਜਦੋਂ ਉਹਨਾ ਨੇ ਸਭ ਤੋ ਪਹਿਲਾਂ aadhar card ਬਨਾਏ ਸੀ ਉਹਦੋ ਕੀ ਸੀਗਾ ਕੇ ਉਹਨਾ ਨੇ ਸਾਰਿਆਂ ਦੇ ਬਣਾ ਤੇ ਏ ਫ਼ੇਰ ਉਸ ਬਾਅਦ ਬੰਦਾ ਏ ਉਹਦੋ ਜਿਹੜੀ teen ages ਤੋ ਅੱਗੇ ਵਾਲੀ age ਹੁੰਦੀ ਏ ਕਈ ਬੰਦੇ ਇਹਦਾ ਹੁੰਦਾ ਏ ਉਹਨਾ ਦਾ ਪੂਰਾ ਹੁੱਲੀਆਂ change ਹੋ ਜਾਂਦਾ ਠੀਕ ਏ ਕਿਉਂਕਿ ਅਗਰ ਆਪਾਂ ਕਿਸੇ passport ਲਈ apply ਕਈਏ ਜਾਂ ਕਿਸੇ ਹਾਂ ਮਤਲਬ ਕੇ ਕਿਸੇ job ਵੀ apply ਕਰੀਏ ਤਾਂ ਵੀ ਉਹ ਸਾਨੂੰ ਅੱਜ ਕੱਲ mandatory ਲਿੱਖ ਦੇ ਦੇ ਦਿੰਦੇ ਏ ਕੀ ਬਾਈ ਤੁਸੀਂ ਆਪਣੀ ਜਿਹੜੀ ਫ਼ੋਟੋ ਆਂ you should used at least a six month before ਮਤਲਬ ਛੇ ਮਹੀਨੇਂ ਦੀ ਪਹਿਲਾਂ ਤੁਸੀਂ ਜਿਹੜੀ ਉਹ ਫ਼ੋਟੋ use ਕਰਨੀ ਏ ਉਹ ਉਹਦੇ ਵਿੱਚ ਵਿੱਚ ਹੋਈ ਹੋਣੀ ਚਾਹੀਦੀ ਏ ਇਸ ਕਰਕੇ ਅਗਰ ਆਪਾਂ ਨੂੰ ਲੱਗਦਾ ਕੇ aadhar card ਦੇ ਉੱਪਰ ਫ਼ੋਟੋ ਬਹੁਤ ਪੁਰਾਣੀ ਹੋ ਗਈ ਏ ਤਾਂ ਆਪਾਂ ਉਹ ਵਾਲੀ request ਪਾਕੇ ਵੀ ਆਪਾਂ ਉਹਦੀ ਫ਼ੋਟੋ ਜਿਹੜੀ ਏ change ਕਰਵਾ ਸਕਦੇ ਹਾਂ

ਉਹ change ਹੋ ਜਾਂਦੀ ਏ ਕਿਉਂਕਿ ਪਹਿਲਾਂ ਤਾਂ ਏ ਪਹਿਲਾਂ ਤਾਂ ਆਪਾਂ ਨੂੰ location ਲੱਭਣੀ ਪੈਂਦੀ ਸੀ ਕੇ ਏ ਚੀਜਾਂ ਕਿਥੇ ਹੁੰਣੀਆਂ ਅੱਜ ਕੱਲ ਤਾਂ ਹਰੇਕ ਜਿਹੜਾ ਹੈਗਾ ਏ state ਏ ਜਾਂ ਹਰੇਕ ਜਿਹੜਾ district ਏ ਉਹਦੇ ਸੁਵਿਧਾ center ਬਣੇ ਹਾਂ ਉਥੇ ਜਾਕੇ ਮਤਲਬ ਆਪਾਂ ਕੋਈ ਵੀ request ਇਹਦੇ ਲਈ ਪਾਹ ਦਿੰਨੇ ਹਾਂ ਤੇ ਫ਼ੇਰ ਉਥੇ ਏ change ਹੋ ਜਾਂਦਾ

online ਤਾਂ aadhar card ਦਾ ਜਿਵੇਂ ਕਹਿਲੋ ਆਪਣਾ violet ਗਿਰ ਗਿਆ ਆਪਣੇਂ document ਹੁੰਦੇ ਏ ਉਹਨਾ ਦੇ ਵਿੱਚ violet ਗਿਰ ਗਿਆ ਆਪਾਂ ਆਪਣੇ ਕੋਲ professor ਨਹੀਂ ਹੈਗੇ ਕੋਈ ਦਿਖਾਉਣ ਨੂੰ ਆਪਾਂ ਫ਼ਿਰ online ਤੇ ਉਹ aadhar card search ਕਰਕੇ ਆਪਾਂ ਦਿੱਖਾ ਦੇਣੇ ਹਾਂ ਜ਼ੇ ਆਪਾਂ ਨੂੰ ਆਪਣੇ

ਦੇਖੋ ਹਾਂ ਉਹ ਆਪਾਂ ਦੁਬਾਰਾ ਜਿਹੜੇ ਉਹਦੇ ਤੇ ਬਾਰਾਂ digit ਹੈਗੇ ਏ ਜਾਂ ਉਹ ਆਪਾਂ ਨੂੰ ਪਤਾ ਹੋਣੇ ਚਾਹੀਦੇ ਏ ਜਾਂ ਆਪਣੇਂ ਕੋਲ ਕੋਈ ਉਹਦੀ ਜਾਂ ਫ਼ੋਟੋਸਟੇਟ ਕਾਪੀ ਕੋਈ ਪਈ

ਅਗਰ ਹਾਂ ਅਗਰ ਆਪਣੇਂ ਕੋਲ ਉਹਦੀ ਕੋਲ ਕੋਈ ਫੋਟੋਸਟੇਟ ਕਾਪੀ ਜਾਂ ਆਪਾਂ ਨੂੰ ਉਹ ਬਾਰਾਂ number ਯਾਦ ਏ ਤਾਂ ਆਪਾਂ easy ਲਈ ਜਿਹੜਾ ਹੈਗਾ ਉਹਨੂੰ ਆਪਾਂ regenerate ਕਰਵਾ ਸਕਦੇ ਹਾਂ

ਤੇ ਹੋਰ ਵੀ ਇਹਦੇ ਹੋਰ ਵੀ ਬਹੁਤ ਜਿਆਦਾ ਫਾਇਦੇ ਏ ਜਦੋਂ ਆਪਾਂ income tax ਦੀ return ਭਰਦੇ ਹਾਂ ਉਹ ਵੀ ਇਹਦੇ throw ਭਰੀ ਜਾਂਦੀ ਏ ਜਦੋਂ ਆਪਾਂ ਕਿਸੇ ਜਦੋਂ ਮੈਂ ਕਿਸੇ ਬੰਦੇ ਨੇ ਕੋਈ ਨਵਾਂ bigness start ਕਰਨਾ

ਜਿਹੜੀ government ਤੋ approval ਲੈਣੀ ਪੈਂਦੀ ਏ ਤਾਂ ਉਹ ਵੀ ਉਹਨੂੰ ਜਿਹੜੇ ਸਾਰੇ document use ਕਰਨੇ ਪੈਣੇ ਏ ਉਹਨੂੰ ਏ ਹੀ use ਕਰਨੇ ਪੈਣੇ ਏ

ਬਿਲਕੁਲ ਬਿਲਕੁਲ

mobile bank ਦੇ bank ਨਾਲ link ਕੀਤਾ ਮੇਰਾ link ਹੋਇਆ ਵਾਂ bank ਦੇ ਨਾਲ ਵੀ

ਜਿਹੜੀ ਅਰ ਜਿਹੜੀ ਇਹਦੇ ਵਿੱਚ ਧਿਆਨ ਰੱਖਣੇ ਵਾਲੀ ਚੀਜ ਕੀ ਏ ਕੀ ਸਾਡਾ ਜਿਹੜਾ aadhar card ਏ ਏ ਥੋੜਾ ਜਾਂ confidential ਵੀ ਏ ਅਸੀਂ ਹਰੇਕ ਬੰਦੇ ਨੂੰ ਵੀ ਨਹੀਂ ਦੇ ਸਕਦੇ ਕਿਉਂਕਿ ਇਹਦੇ ਤੇ ਅਗਰ spouse ਇਹਦਾ ਦੀ mishaping s ਹੋ ਜਾਂਦੀ ਏ ਕੇ ਵੀ ਅਗਰ ਆਪਾਂ ਕਿਸੇ ਨੂੰ ਕਿਸੇ ਨੂੰ ਮੇਰਾ aadhar card number ਪਤਾ ਏ ਠੀਕ ਏ ਤਾਂ ਅਗਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ O T P generate ਕਰਦਾ

ਅਗਰ ਅਸੀਂ ਉਹ ਫੋਨ ਵਾਲੀ O T P ਕਿਸੇ ਨੂੰ ਦੱਸ ਦਈਏ ਤਾਂ ਉਹ ਇਹਦਾ ਜਿਹੜਾ ਗ਼ਲਤ ਜਿਹੜਾ ਫ਼ੈਦਾ ਏ ਉਹ ਵੀ ਲੈ ਸਕਦਾ ਏ ਕਿਉਂਕਿ ਇਹਦਾ ਦੀਆਂ ਜਿਹੜੀਆਂ news ਏ ਜਾਂ ਜੋ ਵੀ ਏ ਉਹ ਇਹਦਾ ਹੁੰਦਾ ਏ ਕਿਉਂਕਿ ਜਿਹੜੇ ਬਜੁਰਗ ਲੋਕ ਏ ਨਾ ਉਹਨਾ ਨੂੰ ਇਸ ਚੀਜ ਬਾਰੇ ਇਹਨਾ aware ਨਹੀਂ ਹੈਗੇ

ਉਹਨਾ ਨੇ ਅਗ਼ਰ ਕੋਈ ਕੰਮ ਕਰਾਉਣਾ ਹੁੰਦਾ ਉਹ ਕਿਸੇ ਨਾ ਕਿਸੇ ਨੂੰ ਆਪਣਾ aadhar card number ਦੱਸ ਦਿੰਦੇ ਨੇ

ਬਿਲਕੁਲ ਬਿਲਕੁਲ ਵੀ aadhar card ਦਹੋ ਅਸੀਂ ਦੇਖਣੇ ਹਾਂ ਫ਼ੋਟੋ ਦੇਖਣੀ ਆਂ name ਦੇਖਣਾ ਸਾਰਾ address ਦੇਖਦੇ ਹਾਂ ਤਾਂ ਉਹਨਾ ਨੂੰ ਪੈਸੇ ਕੱਢਕੇ ਦਿੰਦੇ ਹਾਂ bank ਵਿਚੋਂ ਦੀ

ਬਿਲਕੁਲ ਉਹ finger ਲੱਗਣਾ ਇੱਕ finger ਲੱਗਣ ਮਤਲਬ ਏ ਹੀ ਹੈ ਕੀ ਜਿਹੜੀ bio matrix identity ਆਂ ਉਹ ਹਰੇਕ ਦੀ ਵੱਖੋ ਵੱਖਰੀ ਏ ਤੇ ਉਹ ਕਦੀਂ ਕਰਕੇ ਕਿਉਂਕਿ ਸਰਕਾਰੀ ਜਿਹੜੇ ਬੰਦੇ ਏ ਜਿਹੜੇ retired ਹੋਏ ਹੁਣੇ ਏ ਜਿਹਨਾਂ ਨੂੰ pension ਵਗੇਰਾ ਮਿਲਦੀ ਏ

ਖ਼ੁਦ ਜਾਕੇ bank ਵਿੱਚ pension ਲੈਣੀ ਪੈਂਦੀ ਏ ਕਿਉਂਕਿ

ਉੱਪਰ ਜਾਕੇ ਬੰਦਾ ਇਹਨਾ ਕ਼ change ਹੋ ਜਾਂਦਾ ਏ ਕੀ ਉਹਨੂੰ ਜਿਹੜਾ ਫ਼ੋਟੋ ਦੇ ਉੱਪਰ ਜਿਹੜਾ recognized ਕਰਨਾ ਔਖਾ ਹੋ ਜਾਂਦਾ ਏ

ਉਹਨੂੰ ਏ ਜਿਹੜਾ identity professor check ਕਰਨ ਵਾਸਤੇ ਉਹਦਾ bio matrix ਥੱਮ ਲਿਆ ਜਾਂਦਾ ਏ

ਹੋਰ ਚਲੋਂ

ਠੀਕ ਏ okay

ਉਹ ਕਮਲ ਮੈਂ ਨਾ ਅੱਜ ਥੋੜਾ ਜਾ ਮੈਨੂੰ ਨਾ ਤੇਰੀ help ਦੀ ਲੋੜ ਸੀਗੀ

ਮੈਂ ਨਾ ਤੇਰੇ ਤੋਂ ਐਂ ਪੁੱਛਨਾ ਸੀਗਾ ਕਿ frocks ਆਪਾਂ ਜਿਹੜੀਆਂ ਬਣਾਦੇ ਹਾਂ ਉਹ frock ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਕਿ ਆਪਾਂ ਕਿਹੜੇ ਕਿਹੜੇ ਤਰ੍ਹਾਂ ਦੀਆਂ frock ਆਪਾਂ ਬਣਾ ਸਕਦੇ ਹਾਂ ਮਤਲਬ easily ਦੀਦੀ frock ਤਾਂ ਪੰਜ ਚੇ ਤਰ੍ਹਾਂ ਦੀਆਂ ਹੁੰਦੀਆਂ ਬਾਕੀ ਤੁਸੀਂ ਦੱਸਦੋ ਵੀ ਤੁਸੀਂ ਕਿਹੜੀਆਂ ਬਣਾਉਨਿਆ ਨਹੀਂ ਤੁਸੀਂ ਨਾ ਮੈਨੂੰ ਸਾਰਿਆ ਤਰ੍ਹਾਂ ਦੀ ਦੱਸੋ ਮੈਂ ਨਾ ਥੋੜਾ ਜਾ ਨਾ ਲਿਖਣਾ ਵੀ ਚਾਹੂੰਗੀ ਮਤਲਬ ਲਿਖ ਲਾਂਗੀ

ਤੇ ਹਾਂ ਹਨਾ ਵੀ ਥੋੜਾ ਜਾ ਫੇਰ ਯਾਦ ਰਹਿੰਦਾ ਬੰਦੇ ਨੂੰ ਥੋੜਾ ਦੇਖ ਕੇ ਬੰਦਾ ਕਰ ਸਕਦਾ ਹੈਗਾ ਤੁਸੀਂ ਮੈਨੂੰ ਸਾਰਿਆਂ ਦਾ ਹੀ ਦੱਸਦੋ ਇੱਕ ਵਾਰ ਠੀਕ ਐ ਜੀ ਹੁਣ ਦੱਸੋ ਪਹਿਲਾਂ ਕਿਹੜੀ ਦੱਸਾ ਪਹਿਲਾਂ simple frock ਕਿਵੇਂ ਬਣੇਗੀ ਹਾਂ simple frock ਜਿਵੇਂ a line frock ਹੋ ਗਈ ਦੀਦੀ ਸਭ ਤੋਂ simple ਹੈ ਜਿਹੜੀ

a line frock ਆ ਜਿਵੇਂ length ਲੇਲੋ ਬੱਚੇ ਦੀ ਬਣਾਉਣੀ ਹੈ ਅਗਰ length chest ਉਸ ਤੋਂ ਬਾਅਦ ਕਮਰ

ਹਾਂ ਕਮਲ ਰੁੱਕ ਦੋ ਮਿੰਟ ਮੈਂ ਲਿੱਖ ਲਵਾਂ ਠੀਕ ਹੈ ਦੀਦੀ ਕਮਰ ਤੋਂ ਬਾਅਦ ਬ ਬੱਸ ਕਮਰ ਦੇ ਨਾਪ ਤੋਂ ਬਾਅਦ length length ਵੀ ਜਿੰਨੀ body ਲੈਣੀ ਐ ਉਹ length ਦੇ according ਲੈਣੀ ਐ body ਜਿਹੜੀ ਇਹਦੀ body ਲਵਾਂਗੇ ਉੱਪਰ ਆਲੀ ਨਾ

ਉਹ length ਦੇ according ਜਿਵੇਂ ਕਿਸੇ ਬੱਚੇ ਦੀ ਦੱਸ ਨੋ ਅੱਠ ਅਗਰ ਬੜੇ ਦੀ ਲੇ ਰਹੇ ਹਾਂ ਤਾਂ ਆਪਾਂ ਨੇ ਲੇਨੀ ਹੈ ਚੋਦਾ ਸੋਲਾਂ ਬੱਸ ਇਹ ਤੋਂ ਜਿਆਦਾ ਨਹੀਂ

ਉਸ ਤੋਂ ਬਾਅਦ a line ਦੀ ਤੁਸੀਂ ਕਮਰ ਦੇ according ਬੱਸ ਉਹਦੀ ਉੱਪਰੋ ਥੱਲੇ ਜਿੰਨਾ ਤੁਹਾਨੂੰ ਘੇਰਾ ਚਾਹੀਦਾ ਅਗਲੇ ਨੂੰ ਚਾਹੀਦਾ ਜਾਂ customer ਦੀ ਬਣਾਉਣੀ ਹੈ ਉਹਨੂੰ ਚਾਹੀਦਾ ਜਿੰਨਾ ਵੀ ਘੇਰਾ ਉੰਨੀ ਕ ਲੈਣਾ ਬਾਕੀ ਕਮਰ ਦੇ according ਇਹਨੂੰ ਉਹ ਕਰਨਾ ਉੱਪਰੋ ਤਾਂ ਕਮਰ ਦੇ according ਹੀ ਕੱਟਣਾ ਠੀਕ ਐ ਤੇ ਇਹਦੇ ਵਿੱਚ ਮਤਲਬ hip ਦਾ ਤਾਂ ਕੋਈ ਨਾਪ ਨਹੀਂ ਹੋਏਗਾ ਨਹੀਂ ਦੀਦੀ ਇਹਦੇ ਚ hip ਦਾ ਨਹੀਂ ਐ ਕਿਉਂਕਿ ਕੋਈ ਵੀ frock ਐ ਨਾ ਬੱਸ ਉਹਦਾ ਕਮਰ ਤੱਕ ਹੀ ਨਾਪ ਹੁੰਦਾ ਤਾਂ hip ਦਾ ਇਹਦੇ ਚ ਕੋਈ ਨਾਪ ਨਹੀਂ ਹੁੰਦਾ hip ਤੋਂ ਖੁੱਲਾ ਹੀ ਜਾ ਬਲ ਪੈ ਜਾਂਦੇ ਨੇ ਜਾ ਕੁੱਝ ਹੋ ਜਾਂਦਾ ਉਹਦੇ according ਹੀ ਰਹਿੰਦਾ ਆਪਣੇ ਘੇਰੇ ਦੇ ਠੀਕ ਐ ਤੇ ਜਿਹੜੀ simple frock ਐ ਉਹ ਕਿੰਨੇ ਤਰ੍ਹਾਂ ਦੇ ਤਰੀਕਿਆਂ ਨਾਲ ਕੱਟੀ ਜਾਂਦੀ ਐ ਵੈਸੇ simple ਤਾਂ ਬੱਸ ਇੱਕ a line ਹੋਗਈ ਦੀਦੀ ਇੱਕ ਜਿਵੇਂ gather ਹੋ ਗਏ ਹਨਾ gather ਵਾਲੀ ਵੀ ਹੁੰਦੀ ਹੈ

box plate ਵੀ ਪੈ ਜਾਣਗੇ ਵੈਸੇ ਹਨਾ

ਤੇ ਮਤਲਬ ਜਿਹੜੇ ਆਪਾਂ ਸਲਵਾਰ ਦੀ belt ਦੇ ਪਿੱਛੇ ਬਲ ਪਾਂਦੇ ਹਾਂ ਉਹਨਾਂ ਨੂੰ ਕਿ ਕਹਿੰਦੇ ਐ ਮਤਲਬ simple ਬਲ ਹਾਂ box ਹੁੰਦੇ ਐ ਇੱਕ plait ਹੁੰਦੇ ਐ ਇੱਕ gather ਹੁੰਦੇ ਐ ਐਵੇਂ ਹੁੰਦੇ ਆ ਦੋ ਤਿੰਨ ਤਰ੍ਹਾਂ ਦੇ ਪਾ ਲੇਣੇ ਆ ਬੱਸ ਕੋਈ ਜਿਵੇਂ ਵੀ ਪਾ ਲਿੰਦੇ ਐ ਜਿਵੇਂ ਵੀ ਆਗਲੇ ਨੂੰ ਚਾਹੀਦੇ ਐ customer ਦੀ demand ਤੇ ਠੀਕ ਐ ਅੱਜਕਲ ਤਾਂ ਵੈਸੇ ਬੜਿਆ ਦੀ ਵੀ ਬਣਦੀ ਐ ਬੜਿਆ ਦੀ ਵੀ ਓਵੇਂ simple frock ਮਤਲਬ ਉਹਨਾਂ ਦੀ length ਦੇ length ਥੋੜੀ ਆਪਾਂ ਜਿਆਦਾ ਲੇ ਲੇਂਦੇ ਹਾਂ

ਨਿੱਚੇ ਤੋਂ ਹਨਾ ਬੀ body ਦੀ ਉਹ ਹਿਸਾਬ ਨਾਲ ਵੱਡਿਆ ਦੇ ਹਿਸਾਬ ਨਾਲ ਲੇ ਲੇਣੇ ਆ ਚੋਦਾ ਪੰਦਰਾਂ ਬਹੁਤ ਹੋਏਗੀ ਵੈਸੇ ਵੱਡੇ ਬੰਦੇ ਦੀ ਤਾਂ ਹਾਂਜੀ ਜੇ ਜਿਆਦਾ ਹੀ height ਲੰਬੀ ਹੈ ਤਾਂ maximum ਸੋਲਾਂ ਬੱਸ ਇਹ ਤੋਂ ਜਿਆਦਾ ਨਹੀਂ

ਤੇ ਪਿੱਛੇ ਮਤਲਬ ਤਣੀਆ ਵਗੈਰਾ ਪਿੱਛੇ ਉਹ ਲੱਗ ਜਾਨਗੀਆ ਉਹ ਚੀਜ ਜੇ customer ਮੰਗਦਾ ਤਾਂ ਨਹੀਂ ਨੀ ਠੀਕ ਐ ਠੀਕ ਐ ਤੇ ਆਪਾਂ ਜਿਹੜੀਆਂ ਆਹ ਆਪਾਂ ਮਤਲਬ ਜਿਹੜੀ ਆਪਾਂ umbrella ਕੱਟਦੇ ਹਾਂ ਹਨਾ ਤੇ ਉਹਦੇ ਵਿੱਚ ਫੁੱਲ umbrella ਕੱਟੀ ਜਾਏਗੀ ਕੇ half umbrella ਹੀ ਮਤਲਬ ਜੇ ਬੜਿਆ ਦੀ ਬਣਾਉਣੀ ਹੋਵੇ ਤੇ ਉਹਦੇ ਚ

ਵੀ ਅਗਲਾ ਤੁਹਾਡੇ ਤੋਂ ਫੁੱਲ umbrella ਮੰਗਦਾ ਜਾਂ half umbrella ਮੰਗਦਾ ਜਾਂ ਫੇਰ fabric ਦੇ according ਕੋਈ ਕਹਿੰਦਾ ਮੈਨੂੰ ਘੇਰਾ ਜਿਆਦਾ ਚਾਹੀਦਾ ਕੋਈ ਕਹਿੰਦਾ ਨਹੀਂ ਜੀ ਮੈਨੂੰ ਬੱਸ medium ਜਾਂ ਹੀ ਚਾਹੀਦਾ ਵੀ ਨਾ ਬਹੁਤਾ ਘੱਟ ਹੋਵੇ ਵੀ ਨਾ ਬਹੁਤਾ ਵੱਧ ਹੋਵੇ ਠੀਕ ਐ ਮਤਲਬ ਜਿਵੇਂ ਹੁਣ suppose ਕਰੋ ਕਿ ਕਿਸੇ ਦਾ customer ਦਾ ਕੱਪੜਾ plain ਹੈਗਾ ਹਨਾ ਤਾਂ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਮਤਲਬ show ਵੀ ਕਰਨੀ ਹੋਵੇ ਤਾਂ ਉਹਦੇ ਲਈ ਆਪਾਂ ਕਿ ਕਰ ਸਕਦੇ ਹਾਂ ਉਹਦੇ ਵਿੱਚ

pintex ਪਵਾਦੋ ਕੋਈ ਹੋਰ ਕਰਲੋ ਮਾੜਾ ਮੋਟਾ ਕੋਚਿੰਗ ਕਰਲੋ

ਠੀਕ ਐ ਠੀਕ ਐ ਤੇ ਫੇਰ ਵੈਸੇ ਆਪਾਂ ਫ੍ਰੀਲ ਵਗੈਰਾ ਵੀ ਲਗਾ ਸਕਦੇ ਹਾਂ ਉਹਦੇ ਵਿੱਚ ਕੇ ਨਹੀਂ

ਵੈਸੇ ਬੱਚਿਆ ਆਲੀ ਜਿਆਦਾਤਰ ਫ੍ਰੀਲਾ ਫ੍ਰੁਲਾ ਆਲਿਆਂ ਅੱਛੀਆਂ ਲਗਦੀਆਂ ਠੀਕ ਐ ਤੇ collar ਮਤਲਬ ਲੱਗਜੇਗਾ collar ਬੱਚਿਆ ਦਾ ਤਾਂ ਵੈਸੇ collar ਹੀ ਜਿਆਦਾ ਵਧੀਆ ਲੱਗਦਾ ਹਾਂਜੀ cap collar ਚੱਲੇ ਵਏ ਨੇ ਅੱਜਕਲ ਬੜੇ collar ਤਰ੍ਹਾਂ ਤਰ੍ਹਾਂ ਦੇ ਦੇਖੇ ਹੋਣੇ YouTube ਤੇ ਦੱਸਦੇ ਆ ਤਾਂ cap collar ਵੀ ਬੱਚਿਆ ਦੇ ਬੜਾ ਅੱਛਾ ਲੱਗਦਾ ਹਾਂਜੀ ਠੀਕ ਐ ਜੀ ਤੇ ਫੇਰ ਮਤਲਬ ਜਿਹੜੀ ਆਪਾਂ ਹਾਂ ਕੱਟਦੇ ਆ ਮਤਲਬ ਅਮ ਜਿਹੜੀ ਹਾਂ ਕਿਆ ਕਹਿੰਦੇ ਆ ਉਸਨੂੰ

ਕਲੀਆਂ ਵਾਲੀ ਹਨਾ ਜਿਹੜੀ ਉਹ ਮੇਰੇ ਦਿਮਾਗ ਚੋ ਨਿੱਕਲ ਗਿਆ ਸੀ ਜਿਹੜੀ ਇੱਕ ਦਮ ਉਹ ਕਲੀਆਂ ਵਾਲੀ frock ਬਣਾਉਂਦੇ ਐ ਤੇ ਉਹਦੇ ਵਿੱਚ ਉਹ ਕਲੀਆਂ ਕਿਹਦੇ according ਲਈਆਂ ਜਾਂਦੀਆਂ ਨੇ

ਕਮਰ ਦੇ according ਤਿਆਰ ਰੱਖਣੀ ਹੈ ਕਲੀ ਨੂੰ ਹਰ ਇੱਕ ਕਲੀ ਨੂੰ ਉਸ ਹਿਸਾਬ ਨਾਲ estimate ਲਾਕੇ ਆਪਣੇ fabric ਦਾ ਇੱਕ ਇੰਚ ਹਰ ਇੱਕ ਕਲੀ ਨੂੰ ਜਿਆਦਾ ਰੱਖਣਾ ਕਿਉਂਕਿ ਉਹ ਅੱਧਾ ਇੰਚ ਇੱਧਰੋ ਸਿਲਾਈ ਚ ਫੜੀ ਜਾਣੀ ਅੱਧਾ ਇੰਚ ਦੂਜੇ ਪਾਸੇ ਤੋਂ ਸਿਲਾਈ ਚ ਫੜੀ ਜਾਣੀ

ਠੀਕ ਐ ਤੇ ਜਿਹੜਾ ਮਤਲਬ ਜਿਸ ਤਰ੍ਹਾਂ ਆਪਾਂ ਹੁਣ ਉੱਪਰ ਤੋਂ ਆਪਾਂ ਕਮਰ ਦੇ according ਆਪਾਂ ਕੱਟਿਆ ਤਾ ਉਹਦਾ ਨਿੱਚੇ ਤੋਂ ਆਪਾਂ ਜੇ flair ਵਦਾਨੀ ਹੈ ਫੇਰ ਉਹ ਆਪਾਂ ਕਿਹੜੇ ਹਿਸਾਬ ਨਾਲ ਕਿੰਨਾ ਮਤਲਬ ਜਿਆਦਾ ਕੱਪੜਾ ਲਵਾਂਗੇ ਨਿੱਚੇ ਤੋਂ ਹਮੇਸ਼ਾ ਕਲੀ ਤੋਂ ਦੋ ਤਿੰਨ ਉੱਪਰ ਤੋਂ ਕਮਰ ਤੋਂ ਲੇਕੇ ਨਿੱਚੇ ਤੋਂ ਦੋ ਤਿੰਨ ਇੰਚ extra ਤਾਂ ਹੁੰਦਾ ਹੀ ਹੁੰਦਾ ਅਗਰ ਆਪਾਂ ਜਿਆਦਾ ਚਾਹੁੰਦੇ ਹਾਂ ਵੀ ਉੱਪਰੋ ਸਾਨੂੰ ਛੋਟੀ ਕਲੀ show ਹੋਵੇ ਨਿੱਚੇ ਤੋਂ ਚੋੜੀ ਫੇਰ ਆਪਾਂ ਨਿੱਚੇ ਤੋਂ ਜਿਆਦਾ ਵੀ ਲੇ ਸਕਦੇ ਹਾਂ ਕੀ ਘੇਰ ਜਿਆਦਾ ਹੋਵੇ ਉੱਪਰ ਤਾਂ ਆਪਾਂ ਨੇ ਕਮਰ ਦੇ according ਹੀ ਰੱਖਣਾ

ਅੱਜਕਲ ਤਾਂ ਉਹ nyra cut suit

ਜਿਹਨਾ ਦੇ ਚਾਕ ਰੱਖੇ ਜਾਂਦੇ ਐ ਬਣਾਉਣ ਦੇ frock type ਈ ਐ

ਤੇ ਫਿਰ ਉਹਨਾ ਦੀ ਉਹਨਾ ਦੇ ਮਤਲਬ fitting ਤਾਂ ਊਵੇਂ ਹੀ ਲੇਂਦੇ ਹਾਂ ਉਹਨਾ ਦੀ hip ਵਗੈਰਾ loose ਰੱਖਣੀ ਪੈਂਦੀ ਹੈ ਕੇ ਉਹਦੇ ਵਿੱਚ ਐਵੇਂ ਹੁੰਦੀ ਹੈ ਮਤਲਬ customer ਦੇ ਮਤਲਬ ਨਾਪ ਦੇ according ਰੱਖੀ ਜਾਂਦੀ ਐ ਉਹ ਨਹੀਂ ਉਹਦਾ ਵੀ ਨਾਪ ਕਮਰ ਤੱਕ ਹੀ ਹੁੰਦਾ ਨਿੱਚੇ ਤੋਂ ਤਾਂ ਕਿਉਂਕਿ ਕਮਰ ਤੋਂ ਬਲ ਪੈ ਜਾਂਦੇ ਨੇ ਉਹ ਤੋਂ ਬਾਅਦ hip ਦਾ ਕੋਈ ਨਾਪ ਨਹੀਂ ਬਲਾ ਦੇ according ਆਪਣੇ ਆਪ ਖੁੱਲਾ ਰਹਿੰਦਾ ਐ

ਤੇ ਚਲੋ ਮੈਂ ਨਾ ਦੇਖਾਂਗੀ ਮੈਂ ਬਣਾਕੇ ਉਹ ਕਰਨਾ ਤੇ ਵੈਸੇ ਹੁਣ ਹੋਰ ਹੋਰ ਕੰਮ ਤੁਹਾਡਾ ਵਧੀਆ ਚੱਲਦਾ stitching ਦਾ

ਠੀਕ ਐ ਤੇ ਫੇਰ ਹੁਣ ਮਤਲਬ ਆਈ ਜਾਂਦਾ ਕੰਮ ਤੁਹਾਡੇ ਕੋਲ ਵੈਸੇ ਜਿਆਦਾ trend ਕਿਹਦਾ ਤੁਹਾਨੂੰ ਲੱਗਦਾ ਵੀ ਕਿਹੜੀ ਚੀਜ ਦਾ ਆ ਰਿਹਾ ਮਤਲਬ ਜੋ ਇਸ time ਹੈਗੀ ਹੈ ਚੱਲ ਰਿਹਾ ਦੀਦੀ nyra cut suit or umbrella palazzo

ਠੀਕ ਐ umbrella palazzo ਫੇਰ ਉਹਦੇ ਵਿੱਚ ਹੀ ਕੱਟਿਆ ਜਾਂਦਾ ਵੀ full umbrella ਦੇ according ਅਹ ਆਂਦਾ ਜਿਆਦਾ ਵਧੀਆ ਲੱਗਦਾ ਵੈਸੇ ਉਹ ਪਾਇਆ ਹੋਇਆ ਬਹੁਤ

ਹਨਾ ਮੈਂ ਵੀ ਦੇਖਿਆ ਸੀ ਪਾਇਆ ਹੋਇਆ ਅੱਛਾ ਲੱਗਦਾ ਮਤਲਬ ਵਧੀਆ ਆਂਡੀ ਹੈ ਲਹਿੰਗੇ ਵਰਗੀ look ਆਉਂਦੀ ਐ ਉਹਦੀ ਵੈਸੇ ਹਨਾ umbrella palazzo ਦੀ ਅੱਛੇ ਲੱਗਦੇ ਐ ਹਾਂਜੀ ਕੱਟਿਆ ਤਾਂ ਉਹ ਟਾਈ ਮੀਟਰ ਕੱਪੜੇ ਚੋ ਹੀ ਜਾਂਦਾ ਉਹ ਸਮੋਸੇ ਦੀ ਤਰ੍ਹਾਂ ਰੱਖ ਕੇ

ਤੇ ਕਮਲ ਜਿਵੇਂ umbrella palazzo ਦੇ ਕਈ ਲੋਕਾਂ ਦਾ ਮੈਂ ਦੇਖਿਆ ਕਿ ਨਿੱਚੇ ਜੋੜ ਪਾਇਆ ਵਿਆ ਹੁੰਦਾ ਤੇ ਜੇ ਆਪਾਂ ਨਿੱਚੇ ਜੋੜ ਨਾ ਲਿਆਣਾ ਹੋਵੇ ਤਾਂ ਫੇਰ ਉਹਦਾ ਕੁੱਛ ਹੋ ਸਕਦਾ ਇਸ ਤਰ੍ਹਾਂ ਹਾਂਜੀ ਦੀਦੀ ਪਤਾ ਕਿਆ ਹੈ ਉਹਦੀ hip ਦੇ ਨਾਪ ਨਾਲ ਅੱਗਲੇ ਦੀ hip ਦੇ ਨਾਪ ਨਾਲ ਅਰ length ਦੇ ਨਾਪ ਨਾਲ ਉਹਦੇ according ਆਪਾਂ ਉੱਪਰ belt ਪਾ ਸਕਦੇ ਹਾਂ umbrella palazzo ਦੇ ਉੱਪਰ belt ਮਿਆਨੀ ਪਾ ਕੇ ਨਾ ਉੱਪਰ belt ਵੀ ਪਾ ਸਕਦੇ ਹਾਂ ਅਰ ਨਿੱਚੇ ਜੋੜ ਨਹੀਂ ਆਂਦਾ ਜਿਹੜਾ ਨਿੱਚੇ ਜੋੜ show ਹੁੰਦਾ ਉਹ ਆਪਣਾ ਉੱਪਰ ਪੱਲੇ ਦੇ ਨਿੱਚੇ cover ਹੋ ਜਾਂਦਾ ਜਿਹੜਾ